ਆਵੇ ਦੀ ਬੁਝਾਵਾ ਦਿੱਤੀ ਬਿੱਲੀ ਆਪਣੇ ਬੱਚਿਆਂ ਸਲਾਮਤ ਵੇਖ ਕੇ ਬੜੀ ਖੁਸ਼ ਹੋਈ। ਉਸਨੇ ਇੱਕ ਬਲੂੰਗੜਾ ਰੂਸਾਲੂ ਨੂੰ ਦੇ ਦਿੱਤਾ ਤੇ ਕਿਹਾ ਹੋ ਸਕਦਾ ਹੈ ਤਾਂ ਕਦੀ ਤੇਰੀ ਮਦਦ ਕਰੇ ਰਸਾਲੂ ਬਲੂੰਗੜੇ ਨੂੰ ਲੈ ਕੇ ਰਾਜਾ ਸਿਰਕਪ ਦੀ ਨਗਰੀ ਵਿੱਚ ਦਾਖਲ ਹੋ ਗਿਆ। ਸਿਰਕਪ ਉਸ ਨੂੰ ਦੇ ਰੁਹਾਨੇ ਰਸਾਲ ਆਉਣ ਬਾਰੇ ਦੱਸ ਦਿੱਤਾ। ਸਿਰਕਪ ਨੇ ਰੁਸਾਲੂ ਦੇ ਰਾਹ ਵਿੱਚ ਬੜੀਆਂ ਰੁਕਵਾਟਾਂ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਰੁਸਾਲੂ ਕੋਈ ਮੁਸ਼ਕਿਲ ਰੋਕ ਨਾ ਸਕੀ। ਉਹ ਰਾਜੇ ਸਿਰਕਪ ਦੇ ਮਹਿਲ ਜਾ ਪੁਹਚਿਆ ਤੇ ਉਸਨੂੰ ਚੋਪੜ ਖੇਡਣ ਲਈ ਲਲਕਾਰਿਆ। ਸਿਰਕਪ ਨੇ ਕਿਹਾ ਕਿ ਰਸਾਲੂ ਅੱਜ ਸਿਰਕਪ ਨੇ ਰਸਾਲੂ ਉਸ ਕਮਰੇ ਵਿੱਚ ਮਣੀ ਬਾਹਰ ਕੱਢ ਕੇ ਨੂੰ ਖਾਣ ਵਿੱਚ ਜ਼ਹਿਰ ਦੇ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਰਸਾਲੂ ਆਪਣੀ ਹੁਸ਼ਿਆਰੀ ਕਾਰਨ ਰਸਾਲੂ ਦੀ ਜਾ ਚਸਮ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ। ਇਸ ਤਰਾਂ ਸਿਰਕਪ ਨੇ ਰਸਾਲੂ ਨੂੰ ਮਾਰਨ ਲਈ ਹੋਰ ਵੀ ਕੋਈ ਚਾਲਾ ਚਲੀਆਂ ਦੂਜੇ ਦਿਨ ਸਿਰਕਪ ਤੇ ਰਸਾਲੂ ਚੋਪੜ ਖੇਡਣ ਬੈਠੇ। ਸਿਰਕਪ ਨੇ ਰਸਾਲੂ ਦਾ ਧਿਆਨ ਚੋਪੜ ਦੀ ਬਾਜੀ ਤੋਂ ਹਟਾਉਣ ਲਈ ਸੋਹਣੀਆਂ ਇਸਤਰੀਆ ਉਸਦੇ ਆਸੇ-ਪਾਸੇ ਘੁਮਾਣੀਆਂ ਆਰੰਭ ਪਰ ਰਸਾਲੂ ਉਤੇ ਇਹ੍ਹਨਾਂ ਦਾ ਕੋਈ ਅਸਰ ਨਾ ਹੋਇਆ। ਰਸਾਲੂ ਕੋਲ ਬਿੱਲੀ ਦਾ ਬਲੂੰਗੜਾ ਸੀ। ਜਿਸ ਕਾਰਨ ਸਿਰਕਪ ਦਾ ਚੂਹਾ ਵੀ ਸਿਰਕਪ ਦੀ ਮੱਦਦ ਨਾ ਕਰ ਸਕਿਆ।

ਘਰ ਇੱਕ ਕੁੜੀ ਨੇ ਜਨਮ ਲਿਆ ਹੈ। ਸਿਰਕਪ ਨੇ ਹੁਕਮ ਦਿੱਤਾ ਕਿ ਕੁੜੀ ਨੂੰ ਮਾਰ ਦਿਉ। ਇਹ ਕੁੜੀ ਮੇਰੇ ਲਈ ਨਹਿਸ਼ ਹੈ। ਪਰ ਰਸਾਲੂ ਨੇ ਕਿਹਾ ਉਸ ਲਈ ਉਹੋ ਕੁੜੀ ਭਾਗਾਂ ਵਾਲੀ ਸੀ। ਇਹ ਇਸ ਲਈ ਉਸ ਨੂੰ ਨਾ ਮਾਰੇ ਜਾਵੇ। ਜਦੋ ਉਹੋ ਵੱਡੀ ਹੋ ਜਾਵੇਗੀ ਤਾਂ ਉਹੋ ਉਸ ਨਾਲ ਵਿਆਹ ਕਰਵਾ ਲਵੇਗਾ। ਸਿਰਕਪ ਨੇ ਇਹੈ ਸੂਝਾ ਮਨ ਲਿਆ। ਰਸਾਲੂ ਸਿਰਕਪ ਨੂੰ ਮਾਰਨ ਲੱਗਾ ਤਾਂ ਸਿਰਕਪ ਨੇ ਨਵੀ ਜੰਮੀ ਦੀ ਧੀ ਦਾ ਵਾਸਤਾ ਪਾ ਕੇ ਆਪਣੀ ਜਾਨ ਦੀ ਖੈਰ ਮੰਗੀ। ਤਦ ਰਾਜਾ ਰਸਾਲੂ ਨੇ ਸਿਰਕਪ ਨੂੰ ਮਾਫ ਕਰ ਦਿੱਤਾ। ਸਿਰਕਪ ਨੇ ਵੀ ਅੱਗੇ ਨੇਕੀ ਨਾਲ ਰਾਜ ਕਰਨ ਦਾ ਪ੍ਰੱਣ ਕੀਤਾ। ਆ ਧੰਨਵਾਦ।

ਉਹ ਭੱਜ ਕੇ ਮੂਹਰੇ ਹੋ ਜਾਂਦੀ ਠਾਠਾਂ ਮਾਰ ਕੇ ਰੋ ਪੈਂਦੀ ਪਿਓ ਦੀਆਂ ਲੱਤਾਂ ਬਾਹਾਂ ਨੂੰ ਚੁੰਬੜ ਜਾਂਦੀ ਇਸ ਹੱਥੋ-ਪਾਈ ਵਿੱਚ ਕਈ ਵਾਰੀ ਧੌਲ-ਧੱਪਾ ਮਾਂ ਦੀ ਤਾਂ ਉਸੇ ਦੇ ਵੀ ਲੱਗ ਜਾਂਦਾ। ਅਗਲੀ ਸਵੇਰ ਤੱਕ ਉਹ ਜਿਵੇਂ ਸਭ ਕੁੱਝ ਭੁੱਲ ਜਾਂਦੀ ਮਾਂ ਨਾਲ ਸਾਰਾ ਘਰ ਦਾ ਕੰਮ ਕਰਵਾਉਂਦੀ ਤੇ ਉਹਨੂੰ ਓਡੀ ਹੀ ਚੰਗੀ ਤਰ੍ਹਾਂ ਚਾਹ ਦੁੱਧ ਫੜਾਉਂਦੀ। ਪਰ ਕਦੇ-ਕਦੇ ਰਾਤ ਨੂੰ ਡਿਡਿਆ ਉੱਠਦੀ। ਮਾਂ ਹਲੂਣ ਕੇ ਜਗਾਉਂਦੀ ਤੇ ਪਾਣੀ ਪੀਣ ਲਈ ਆਖਦੀ। ਕੰਮ ਮੈਂ ਆਪੇ ਕਰ ਲਿਆ ਕਰੂੰ ਤੂੰ ਪੜਿਆ-ਲਿਖਿਆ ਕਰ। ਦੇਖ ਲੈ ਮਸ਼ੀਨ ਵਾਲਿਆ ਦੀ ਕੁੜੀ ਪੜੀ ਹੋਣ ਕਰਕੇ ਪਰਾਉਣਾ ਭੁੰਜੇ ਪੱਬ ਨਹੀਂ ਲਾਉਣ ਦਿੰਦਾ ਅਸੀਂ ਤਾਂ ਡੰਗਰਾਂ-ਪਸ਼ੂਆਂ ਵਾਲੀ ਜੂਨ ਭੋਗੀ ਐ ਮਾਂ ਮੀਰਾ ਨੂੰ ਕਈ ਵਾਰ ਆਖਦੀ ਪਰ ਪਿਓ ਕੁੜੀਆਂ ਨੂੰ ਬਹੁਤਾ ਪੜਾਉਣ ਦੇ ਹੱਕ ਵਿੱਚ ਨਹੀਂ ਸੀ। ਪੜ ਕੇ ਕੁੜੀਆਂ ਨੇ ਬਣਨਾ ਉਹ ਆਖਦਾ, ਤੇ ਮੀਰਾ ਨੂੰ ਦਸਵੀਂ ਪਾਸ ਕਰਨ ਪਿੱਛੋਂ college ਵਿੱਚ ਦਾਖਲ ਨਾ ਕਰਵਾਇਆ। ਸਾਲ ਕੁ ਵਿਹਲੀ ਬੈਠ ਕੇ ਮੀਰਾ ਨੇ ਇੱਕ school ਵਿੱਚ ਨੌਕਰੀ ਕਰ ਲਈ ਤੇ ਉਹਨੂੰ ਇਹ ਗੱਲ ਪਸੰਦ ਨਹੀਂ ਸੀ ਪਰ ਉਸਨੇ ਰੋਕਿਆ ਕੋਈ ਨਾ। ਮੀਰਾ ਤੋਂ ਉਹ ਹੁਣ ਜਿਵੇਂ ਝਿਪਣ ਲੱਗ ਪਿਆ ਸੀ

ਮਾਂ ਜਦੋਂ ਉਹਨਾਂ ਵਿੱਚੋਂ ਕਿਸੇ ਨੂੰ ਕਿਸੇ ਕੰਮ ਲਈ ਹਾਕ ਮਾਰਦੀ ਤਾਂ ਮੀਰਾ ਚਲੀ ਜਾਂਦੀ ਤੇ ਆਖਦੀ ਬੀਬੀ ਉਹਨਾਂ ਨੂੰ ਪੜ੍ਹਨ ਦੇ ਮੈਨੂੰ ਦੱਸ ਕੀ ਕੰਮ ਐਂ। ਤੂੰ ਐਂਵੇ ਨਾ ਉਹਨਾਂ ਨੂੰ ਬਹੁਤਾ ਸਿਰ ਚੜਾਇਆ ਕਰ ਅਗਲੇ ਘਰ ਜਾ ਕੇ

ਉਹ college ਦੀਆਂ ਮੁੰਡਿਆਂ-ਕੁੜੀਆਂ ਦੀਆਂ ਸ਼ਰਾਰਤਾਂ ਦੀਆਂ ਸਭ ਗੱਲਾਂ ਮੀਰਾ ਨੂੰ ਦੱਸ ਦਿੰਦੀਆਂ। ਕਦੀ-ਕਦੀ ਉਹ ਬੀਬੀ ਤੋਂ ਚੋਰੀ ਉਹ ਉਹਨਾਂ ਨੂੰ ਸਹੇਲੀਆਂ ਨਾਲ cinema ਦੇਖਣ ਜਾਣ ਦੇ ਪੈਸੇ ਵੀ ਦਿੰਦੀ ਸੀ। ਚੰਚਲ ਨੇ B. A. ਪਾਸ ਕਰ ਲਈ ਸੀ ਮੀਰਾ ਨੇ ਉਸਦੇ ਵਿਆਹ ਲਈ ਹਰ ਮਹੀਨੇ ਕੁੱਝ ਨਾ ਕੁੱਝ ਬਣਾ ਕੇ ਰੱਖਣਾ ਸ਼ੁਰੂ ਕਰ ਦਿੱਤਾ। ਚੰਚਲ ਦੇ ਵਿਆਹ ਦਾ ਫਿਕਰ ਜਿਵੇਂ ਮਾਂ ਤੇ ਪਿਓ ਨਾਲੋਂ ਵੱਧ ਮੀਰਾ ਨੂੰ ਸੀ school ਵਿੱਚ ਉਹ ਆਪਣੀਆਂ ਭੈਣਾਂ ਦੀਆਂ ਤਰੀਫਾਂ ਕਰਦੀ ਨਾ ਥੱਕਦੀ। ਉਸਨੂੰ ਦੇਖ ਕੇ ਸੁਣਨ ਵਾਲੇ ਨੂੰ ਉਸਦੀਆਂ ਸਾਰੀਆਂ ਗੱਲਾਂ ਸੱਚੀਆਂ ਲੱਗਦੀਆਂ ਉਸਦੀ ਇੱਕ ਸਹੇਲੀ ਨੇ ਜਿਸ ਦਿਨ ਆਪਣੇ ਭਰਾ ਦੇ ਲਈ ਚੰਚਲ ਦਾ ਸਾਥ ਮੰਗਿਆ ਤਾਂ ਮੀਰਾ ਦੇ ਖੁਸ਼ੀ ਦੇ ਮਾਰੇ ਅੱਖਾਂ ਵਿੱਚ ਅੱਥਰੂ ਹੀ ਆ ਗਏ। ਚੰਚਲ ਦਾ ਵਿਆਹ ਹੋ ਗਿਆ। ਅਮਰ ਜਿਵੇਂ ਜਵਾਈ ਨਹੀਂ ਉਸ ਘਰ ਦਾ ਪੁੱਤ ਹੋਵੇ ਜਦੋਂ ਛੁੱਟੀ ਆਉਂਦਾ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 ਤਾਂ ਖਾਣ ਵਾਲੀਆਂ ਚੀਜਾਂ ਅੰਦਰ ਚੁੱਕੀ ਜਾ ਰਿਹਾ ਹੁੰਦਾ। ਜਦੋਂ ਸਾਰੇ cinema ਜਾਣ ਲਈ ਤਿਆਰ ਹੁੰਦੇ ਉਹ ਮੀਰਾ ਨੂੰ ਨਾਲ ਲਿਜਾਣ ਲਈ wait ਕਰਦਾ। ਹੁਣ school ਵਿੱਚ ਮੀਰਾ ਆਪਣੀਆਂ

school ਜਾਣ ਲੱਗੇ ਉਸਦਾ ਖਿਆਲ ਰੱਖਣ ਲਈ ਮੁੜ-ਮੁੜ ਚੰਚਲ ਨੂੰ ਤਾਰੀਦ ਕਰਦੀ। ਅਮਨ ਨੇ ਆਪਣੇ ਇੱਕ ਦੋਸਤ ਨੂੰ ਰੇਨੂੰ ਦਾ ਸਾਕ ਕਰਵਾ ਦਿੱਤਾ। B. A. ਦਾ ਇਮਿਤਿਹਾਨ ਦਿੰਦਿਆ ਹੀ ਰੇਨੂੰ ਦੀ ਵਿਆਹ ਵੀ ਹੋ ਗਿਆ। ਪਾਲ ਅਮਰ ਤੋਂ ਵੀ ਕਿਤੇ ਵੱਧ ਚੰਗਾ ਸੀ। ਛੁੱਟਿਆਂ ਆਇਆ, ਕੋਠੀ ਕਲੀ ਕਰਵਾ ਗਿਆ। ਮਾਤਾ ਪਿੱਛੋਂ ਚੱਕ ਧਰ ਵਿੱਚ ਮੀਰਾ ਔਖੀ ਨਾ ਹੋਵੇ। ਸਭ ਨੂੰ ਪਤਾ ਹੀ ਸੀ ਕਿ ਸਭ ਕੰਮ ਮੀਰਾ ਹੀ ਕਰਦੀ ਹੈ ਬਾਕੀ ਤਾਂ ਕਿਸੇ ਘਰ ਦੇ ਜੀਅ ਨੂੰ ਕੰਮ ਕਰਨ ਦੀ ਆਦਤ ਹੀ ਨਹੀਂ ਸੀ ਮੰਡੀ ਵਿੱਚੋਂ ਸਾਲ ਭਰ ਦੀ ਇਕੱਠੀ ਕਣਕ ਖਰੀਦ ਕੇ ਸੁਕਾ ਗਿਆ। ਦੁਕਾਨਾਂ ਦੇ ਆਟਿਆਂ ਵਿੱਚ ਤਾਂ ਕਈ ਵਾਰੀ ਕਿਰਕ ਹੁੰਦੀ ਸੀ income tax ਸਾਡੀ ਪੇਸ਼ੀ ਤੇ ਜਾ ਕੇ ਕਿੰਨੇ ਚਿਰ ਦਾ ਲਮਕਦਾ ਹਿੱਸਾ ਪ੍ਰਾਪਤ ਕਰਵਾਇਆ। ਮੇਰੀਆਂ ਤਾਂ ਧੀਆਂ ਨੇ ਮੋਤੀ ਪੁੰਨ ਕੀਤੇ ਹੋਏ ਨੇ। ਮਾਂ ਉਹਨਾਂ ਦੀ ਹੁਣ ਕਈ ਵਾਰੀ ਆਂਢਣਾਂ-ਗੁਆਢਣਾਂ ਨੂੰ ਆਖਦੀ। ਐਤਵਾਰ ਵਾਲੇ ਦਿਨ ਮੀਰਾ ਸਭ ਦੀਆਂ ਜੁੱਤੀਆਂ ਲੈ ਕੇ polish ਕਰਨ ਬੈਠ ਗਈ। ਪਾਲ ਮੱਲੋ-ਮੱਲੀ ਉਸਤੋਂ brush ਫੜ ਕੇ ਆਪ polish ਕਰਨ ਲੱਗ ਪਿਆ।

ਰੇਨੂੰ ਦੀ ਥਾਂ ਚੰਚਲ ਨੇ ਜਵਾਬ ਦਿੱਤਾ। ਆਥਣੇ ਸਾਰੇ ਜਣੇ ਕਿਸੇ ਦੇ ਵਿਆਹ ਉੱਤੇ ਜਾਣ ਲਈ ਤਿਆਰ ਹੋਏ ਰੋਟੀ ਤਾਂ ਉਹਨਾਂ ਦੇ ਹੀ ਖਾਣੀ ਸੀ ਇਸ ਲਈ ਮੀਰਾ ਵੀ ਨਾਲ ਜਾ ਸਕਦੀ ਸੀ। ਮੀਰਾ ਦੀਦੀ ਅਸੀਂ ਇਹਨਾਂ ਕੱਪੜਿਆਂ ਵਿੱਚ ਤੁਹਾਨੂੰ ਲੈ ਕੇ ਜਾਣਾ ਜਾਓ ਵਧੀਆ ਪਾ ਕੇ ਆਓ। ਪਾਲ ਨੇ ਆਖਿਆ ਤੇ ਅਮਰ ਨੇ ਵੀ ਹਾਮੀ ਭਰੀ। ਮੀਰਾ ਝੂਠਾ ਜਿਹਾ ਹਾਸਾ ਹੱਸ ਕੇ ਚੁੱਪ ਕਰ ਗਈ। ਅਸਲ ਗੱਲ ਇਹ ਸੀ ਕਿ ਹਰ ਚੰਗਾ ਕੱਪੜਾ ਤਾਂ ਉਹ ਚੰਚਲ ਤੇ ਰੇਨੂੰ ਨੂੰ ਦੇ ਦਿੰਦੀ ਸੀ। ਉਸ ਕੋਲ ਤਾਂ ਇਹੋ-ਜਿਹੇ ਕੱਪੜੇ ਹੀ ਸਨ। ਉਸਨੂੰ ਚੁੱਪ ਖੜੀ ਦੇਖ ਕੇ ਪਾਲ ਆਪ ਜਾ ਕੇ ਉਸਤੇ ਟਰੰਕ ਦੇ ਵਿੱਚੋਂ ਸਾੜੀਆਂ ਕੱਢ ਕੇ ਵੇਖਣ ਲੱਗ ਪਿਆ। ਮੀਰਾ ਕੋਲ ਖੜੀ ਸੀ ਜਦੋਂ ਕੋਈ ਵਧੀਆ ਸਾੜੀ ਨਾ ਨਿਕਲੀ ਇਸਨੇ ਇੱਕ ਵਾਰੀ ਰੀਝ ਨਾਲ ਮੀਰਾ ਨੂੰ ਵੇਖਿਆ। ਅਗਲੇ ਦਿਨ ਦੋ ਬੜੀਆਂ ਹੀ ਸੋਹਣੀਆਂ ਜੀਆਂ ਸਾੜੀਆਂ ਪਾਲ ਮੀਰਾ ਲਈ ਲੈ ਆਇਆ। ਉਸਨੇ ਬਥੇਰੀ ਨਾਂਹ-ਨੁੱਕਰ ਕੀਤੀ ਮੈਂ ਤਾਂ ਏਡੇ ਅਸ਼ੋਕ ਰੰਗ ਕਦੇ ਪਾਏ ਨਹੀਂ, ਇਹ ਤਾਂ ਬੜੀਆਂ ਮਹਿੰਗੀਆਂ ਹੋਣਗੀਆਂ ਆਦਿ। ਪਰ ਉਸਨੇ ਇੱਕ ਨਾ ਸੁਣੀ ਰੇਨੂੰ ਦੇਖ ਲੈ, ਪਾਲ ਕਿਵੇਂ ਜਿੱਦ ਕਰੀ ਜਾਂਦਾ ਏ। ਮੀਰਾ ਨੇ ਨਾਲ ਆਖਿਆ। ਤਾਂ ਕੀ ਹੋ ਗਿਆ ਫਿਰ

ਅੰਦਰਲੇ ਕਮਰੇ ਵਿੱਚ, ਜਿੱਥੇ ਮੀਰਾ ਕੁੱਝ ਸਿਉਂ ਰਹੀ ਸੀ ਆ ਬੈਠੇ। ਮੀਰਾ ਲਈ ਵੀ ਬੰਦਾ ਮੈਨੂੰ ਹੀ ਲੱਭਣਾ ਪੈਣਾ ਏ, ਅਮਰ ਨੇ ਸ਼ਰਾਰਤ ਨਾਲ ਆਖਿਆ। ਮੀਰਾ ਲਾਜਵੰਤੀ ਵਾਂਗ ਕੱਠੀ ਹੁੰਦੀ ਜਾਵੇ, ਜਿਵੇਂ ਅਮਰ ਨੇ ਉਸਨੂੰ ਖਬਰੇ ਕੀ ਊਟ-ਪਟਾਂਗ ਆਖ ਦਿੱਤਾ ਸੀ। ਮੈਂ ਮਾਰਨਾ ਏ ਤੈਨੂੰ, ਮਖੌਲ ਕਰਦਾ ਏਂ। ਉਂਝ ਤਾਂ ਸਾਲਾ ਖੁਸ਼ਕਿਸਮਤ ਹੋਊ। ਅਮਰ ਛੇੜਨ ਲਈ ਬੋਲਿਆ। ਸ਼ਰਮ ਨੀ ਆਉਂਦੀ ਅਮਰ ਕੀ ਬੋਲੀ ਜਾਂਦਾ ਏਂ ਮੀਰਾ ਨੇ ਆਪਣੇ ਜਾਣੀ ਗੁੱਸੇ ਵਾਲਾ ਮੂੰਹ ਬਣਾ ਕੇ ਆਖਿਆ। ਮੀਰਾ ਇਸ ਦੀਆਂ ਗੱਲਾਂ ਵਿੱਚ ਨਾ ਆ ਜਾਈਂ, ਤੇਰਾ ਕੰਮ ਮੈਂ ਕਰੂ, ਪਾਲ ਆਖਣ ਲੱਗਿਆ। ਕੀ ਕੰਮ, ਚੰਚਲ ਨੇ ਆਉਂਦਿਆਂ-ਆਉਂਦਿਆਂ ਹੀ ਪੁੱਛਿਆ, ਹੈ ਕੋਈ ਸਾਡਾ private ਤੈਨੂੰ ਕੀ ਐ। ਚੰਚਲ ਨੇ ਸਾਰਿਆਂ ਦੇ ਮੂੰਹਾਂ ਵੱਲ ਵਾਰੀ-ਵਾਰੀ ਵੇਖਿਆ ਤੇ ਮੀਰਾ ਨੂੰ ਚਾਹ ਬਣਾਉਣ ਲਈ ਆਖ ਕੇ ਪਰਤ ਗਈ। ਉਸ ਦਿਨ ਚੰਚਲ ਨੇ ਰੇਨੂੰ ਨੂੰ ਪਤਾ ਨੀ ਕੀ ਆਖਿਆ ਅਗਲੇ ਦਿਨ ਚੰਚਲ ਤੇ ਰੇਨੂੰ ਸਮਾਨ ਤਿਆਰ ਕਰੀਂ ਆਪਣੇ-ਆਪਣੇ ਮਾਲਕਾਂ ਨੂੰ ਮਨਾਈ ਜਾਣ ਲਈ ਤਿਆਰ ਬੈਠੀਆਂ ਸਨ, ਮਾਂ ਨੂੰ ਉਹਨਾਂ ਏਨਾਂ ਹੀ ਦੱਸਿਆ ਏਥੇ ਤਾਂ ਗਰਮੀਂ ਏ, ਏਥੇ ਤਾਂ ਬੜੀ ਗਰਮੀ ਏ ਬਾਕੀ ਦੀ ਛੁੱਟੀ ਅਸੀਂ ਕਿਸੇ ਪਹਾੜ ਉੱਤੇ ਕੱਟਣ ਦੀ ਸਲਾਹ ਬਣਾ ਲਈ ਏ। ਮੀਰਾ ਤੂੰ ਵੀ school ਕੁੱਝ ਦਿਨ ਦੀ ਛੁੱਟੀ ਲੈ ਕੇ ਨਾਲ ਚੱਲ, ਅਮਰ ਨੇ ਆਖਿਆ। ਰਾਮ-ਰਾਮ ਕਹੋ ਇਹ ਤਾਂ ਮਰਕੇ ਛੁੱਟੀ ਨਾ ਲਵੇ, ਮੀਰਾ ਦੀ ਥਾਂ ਤੇ ਚੰਚਲ ਨੇ ਜਵਾਬ ਦਿੱਤਾ। ਉਹ ਸਭ ਚਲੇ ਗਏ। ਉਹ ਸਾੜੀਆਂ ਜਿਹੜੀਆਂ ਪਾਲ ਨੇ ਲਿਆਂਦੀਆ ਸਨ ਮੈਨੂੰ ਫੜਾ ਛੱਡ ਸੌ ਤਿਰਤ ਤਿਉਹਾਰ ਉੱਤੇ ਕੁੜੀਆਂ ਨੂੰ ਦਿੱਤੀਆਂ ਜਾਣਗੀਆਂ, ਮਾਂ ਨੇ ਮੀਰਾ ਨੂੰ ਆਖਿਆ। ਪਹਿਲੀ ਵਾਰੀ ਮੀਰਾ ਦਾ ਮਾਂ ਨੂੰ ਪੁੱਛਣ ਨੂੰ ਦਿਲ ਕੀਤਾ। ਮੈਂ ਕੁੜੀ ਨਹੀਂ ਧੰਨਵਾਦ। dear students ਅੱਜ ਆਪਾਂ ਕਰਦੇ ਆ ਵਿਸਾਖੀ ਦਾ ਲੇਖ।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 ਉਹ ਉਹਨਾਂ ਨੂੰ ਸਹੇਲੀਆਂ ਨਾਲ cinema ਦੇਖਣ ਜਾਣ ਦੇ ਪੈਸੇ ਵੀ ਦਿੰਦੀ ਸੀ। ਚੰਚਲ ਨੇ B. A. ਪਾਸ ਕਰ ਲਈ ਸੀ ਮੀਰਾ ਨੇ ਉਸਦੇ ਵਿਆਹ ਲਈ ਹਰ ਮਹੀਨੇ ਕੁੱਝ ਨਾ ਕੁੱਝ ਬਣਾ ਕੇ ਰੱਖਣਾ ਸ਼ੁਰੂ ਕਰ ਦਿੱਤਾ। ਚੰਚਲ ਦੇ ਵਿਆਹ ਦਾ ਫਿਕਰ ਜਿਵੇਂ ਮਾਂ ਤੇ ਪਿਓ ਨਾਲੋਂ ਵੱਧ ਮੀਰਾ ਨੂੰ ਸੀ। school ਵਿੱਚ ਉਹ ਆਪਣੀਆਂ ਭੈਣਾਂ ਦੀਆਂ ਤਰੀਫਾਂ ਕਰਦੀ ਨਾ ਥੱਕਦੀ। ਉਸਨੂੰ ਦੇਖ ਕੇ ਸੁਣਨ ਵਾਲੇ ਨੂੰ ਉਸਦੀਆਂ ਸਾਰੀਆਂ ਗੱਲਾਂ ਸੱਚੀਆਂ ਲੱਗਦੀਆਂ। ਉਸਦੀ ਇੱਕ ਸਹੇਲੀ ਨੇ ਜਿਸ ਦਿਨ ਆਪਣੇ ਭਰਾ ਦੇ ਲਈ ਉਸਦੀ ਇੱਕ ਸਹੇਲੀ ਨੇ ਜਿਸ ਦਿਨ ਆਪਣੇ ਭਰਾ ਦੇ ਲਈ ਚੰਚਲ ਦਾ ਸਾਥ ਮੰਗਿਆ ਤਾਂ ਮੀਰਾ ਦੇ ਖੁਸ਼ੀ ਦੇ ਮਾਰੇ ਅੱਖਾਂ ਵਿੱਚ ਅੱਥਰੂ ਹੀ ਆ ਗਏ। ਚੰਚਲ ਦਾ ਵਿਆਹ ਹੋ ਗਿਆ। ਅਮਰ ਜਿਵੇਂ ਜਵਾਈ ਨਹੀਂ ਉਸ ਘਰ ਦਾ ਪੁੱਤ ਹੋਵੇ ਜਦੋਂ ਛੁੱਟੀ ਆਉਂਦਾ ਬਹੁਤੀ ਛੁੱਟੀ ਮੀਰਾ ਹੋਰਾਂ ਕੋਲੇ ਹੀ ਕੱਟਦਾ। ਬਾਹਰਲੇ ਅੰਦਰਲੇ ਸਭ ਕੰਮ ਆਪੇ ਹੀ ਕਰ ਆਉਂਦਾ। ਉਸਦੇ ਹੁੰਦਿਆਂ ਬਾਪੂ

ਹਾਂਜੀ ਹੋਰ ਸੁਨਾ

ਪਤਾ ਨਹੀਂ ਐਂਡ੍ਰੋ ਆਯਾ ਹੁਨਾ ਕੋਈ

ਹਮ ਪਿਆ ਫਰਕ ਅੱਗੇ ਨਾਲੋਂ ਤਾ ਜਾਂਦਾ ਕਾਮ ਤੇ ਹੁਣ

ਅੱਛਾ ਹੋਰ

ਊ ਨਾ ਆਯ ਤੇ ਯਨਾ ਦੇ ਚਾਟੀ ਦਰ ਕੇ ਯਾ ਯਾ ਹੋਊ ਆਯ ਕਹੁ ਗੀ ਮੇਈ ਵੀ ਆਯ ਨ ਕਦੋ ਮਹੇਨਾ ਹੋ ਗਿਆ scheme ਕੋਈ ਹਨ ਹੇਇ ਬੀ ਕੇ ਗਲ ਕਰਨ ਦੇ ਨਾਲ ਤੀਨ ਸੋ ਰੁਪਿਯ ਮਹੀਨੇ ਦਾ ਤੀਨ ਸੋ ਰੁਪਿਯ ਪੈਂਦਾ ਹੀ ਆ ਇਕ ਘੰਟੇ ਦਾ

ਆਯ ਦਿਨੇ ਵੀ ਜੋੰ ਅਮ ਦਿਨੇ ਵੀ ਅੱਜ ਕਰ ਦੇ ਰੇ ਪਰ ਪਰ ਜਾਰੀ ਇਤ ਤੋਂ ਵਾਦ ਕੇ ਜਿੱਡਾ ਮੈਂ ਕਰ ਲੀ ਮੈਂ ਦੂਜੀ ਵਾਰੀ ਨਾਈ ਕਰ ਦੀ

ਪਹਿਲਾ ਆਪ ਕਰ ਲਈ ਏ ਤੇ ਹੁਣ ਕੈਂਦੇ ਤੂੰ ਲੈ ਰੁਪਯਾ ਸਾਡਾ ਹੋਰ ਬਣਾ ਦੇ

ਊਹ ਕਹਿੰਦੇ ਮੈਨੂੰ ਕਦ ਕੇ ਲਾ ਦੋ ਮੈਂ ਕ੍ਯਾ ਲਾ ਦੇ ਚਲ ਮਨ ਜੇ ਗਾ ਕਰ ਲੀਨੀ ਆਯ ਆਯ੍ਨੁ ਲਾ ਕੇ ਦਿਤਾ ਪਾਮੀ ਨੂ ਆ ਆ ਹੋ ਊ ਦੇਇ ਪਾਮੀ ਨਾਲ ਕਦ ਕੇ ਹੋਣ ਤਾਂ

ਤੇ ਪਾਮੀ ਕਹਿੰਦੀ ਮੇਰਾ ਭੀ ਆਪ ਬਨਾਦੋ ਇਹ ਜੇੜਾ

ਊ ਬਣਾ ਕੇ ਦਿੰਦਾ ਆਪ ਅੱਛਾ ਹਮ ਚੱਲ ਵਧੀਆਦੋ ਮਹੀਨਿਆਂ ਚ ਮੈਨੂੰ ਪਤਾ ਹੀ ਨਹੀਂ ਸੀ ਨੀ ਥੋੜੀ ਭੀ ਦਿੰਦੀ ਕੋਈ scheme ਲਾ ਦੇਣੀ ਸੀ ਇਹਨਾਂ ਨੇ ਤਾਂ ਮੈਨੂੰ ਅੱਜ ਦਸਿਆ ਤੇ ਰਹਿਗੇ ਸਾਰੇ ਤਿੰਨ ਚਾਰ ਦਿਨਾਂ ਦੇ ਹਾਂ ਕੀ ਮਜਾਲ ਫ਼ੇਰ ਪੰਮੀ ਦੇ ਅੱਗੇ ਦਸਣ ਦੀਏ ਪੰਮੀ ਕਹਿੰਦੀ ਮੇਰਾ ਭੀ ਕਰਾਦੋ ਹਾਂ ਉਹ ਆਉਂਦੇ ਭੀ ਉਥੇ ਹੁਣ ਲੈ ਕੇ ਆਣਾ ਪੈਣਾ ਉਹ ਜਿੰਨੇ ਕਰਾਉਣਾ ਹਾ

ਸਾਜਨ ਨੂੰ ਚੱਲ ਜਿੰਦੇ ਵੱਧ ਪੈਸੇ ਮਿਲਦੇ ਨੇ ਓਹਨੇ ਬਣਾ ਲੈਣੇ ਨੇ ਘਰੇ ਬੈਠਾ ਬਣਾਵੇ

ਹਮ ਇਹ ਭੀ ਜਿਦਾ ਹੁਣ ਇਕ ਬਾਰੀ ਗੱਲ ਕਰਲੀ ਹਾ ਮੈਂ ਕਰਲੀ ਹਾ ਮੈਂ ਕਰਲੀ ਹਾ ਇਹ ਨਹੀਂ ਕਰ ਸਕਦੇ ਹੁਣ ਦੂਜਾ ਕਰੂਗਾ ਬਦਲ ਕੇ ਗੱਲ ਕਰਨੀ ਪੈਂਦੀ ਆ ਹਾਂ ਤੇ ਬਦਲ ਕੇ ਕੋਈ ਦੂਜਾ ਬੰਦਾ ਕੋਈ ਗੱਲ ਕਰੁ ਆਪਣੇ ਭੈਣ ਭਰਾਵਾਂ ਦਾ ਤਾਂ ਬੰਦਾ ਕਰ ਹੀ ਲੈਂਦਾ ਨਾਈ ਔਰ ਪਹਿਲਾਂ ਲਾਇਆ ਵੀਨਾ ਨੂੰ ਵੀਨਾ ਆਪਣੀ ਦਾ ਹੁਣ number ਨਹੀਂ ਦਿੰਦੇ ਹੁਣ ਉਹ ਦਿਨ ਓਹਨੇ ਕੀਤਾ ਸੀ phone ਜਿਦਣ ਮੈਂ ਥੋੜੇ ਪਿੰਡ ਗਈ ਹੈ ਤੇ ਬਾਅਦ ਚ ਅਜੇ ਓਹਨੇ ਲਿਆ ਸੀ ਨੰਬਰ ਅਜੇ ਓਹਦਾ ਮੈਂ add ਨਹੀਂ ਕੀਤਾ ਓਹਦਾ PHONE ਉਹ ਨੰਬਰ ਏਦੇ ਚੋ ਨਿਕਲ ਗਿਆ ਉਹ ਤੇ ਹੁਣ ਤੂੰ message ਕਰਦੀ ਓਹਦੇ PHONE ਤੇ ਹਾਂ ਜੀ ਵੀਨਾ ਦਾ ਕਰਦੀ ਹਾਂ ਕਰੂੰਗੀ ਕਿ ਕਹਿੰਦੀ ਸੀ ਕਹਿੰਦੀ RECHARGE ਕਰਕੇ ਦੇ ਮੈਨੂੰ

ਅੱਛਾ

ਅੱਛਾ ਬਾਲ ਕਿਦਾਂ ਕਟਾ ਲੇ ਓਹਨੇ ਹੁਣ ਉਪਰ ਆਲੇ ਕਟਾਏ ਓਹਨੇ ਮੁੰਡਾ ਤੇਰਾ ਪੰਮੀ ਦਾ ਪਤਾ ਕਿ ਕਹਿਣ ਭੀ ਉਹਦਾ ਇਹ ਕਹਿਣ ਭੀ ਬਾਹਰ ਅੰਜੂ ਨੂੰ ਮੈਨੂੰ ਕੱਲ ਕਹਿੰਦੀ ਸੀ ਕੱਲ ਕਹਿੰਦੀ ਕਿ ਚੱਲ ਜੇ ਮੁੰਡੇ ਦਾ ਜੀ ਲੱਕੀ ਰਾਖਲੇ ਤਾਂ ਚੱਲ ਮੁੰਡੇ ਦਾ ਜੀ ਲਗਜੇ ਤੇ ਚੱਲ ਅੰਜੂ ਚੱਲਜੇ ਬਾਹਰ ਮੈਂ ਤਾਂ ਕਿਹਾ ਮੈਂ ਕਿ ਤੁਸੀ ਆਪਣੇ ਕੋਲ ਰਾਖਲੋ ਮੁੰਡੇ ਨੂੰ

ਉਹ ਤਾ ਆਪ ਬਥੇਰਾ ਲੜਦੇ ਹਾਂ ਉਹਨਾਂ ਨੇ ਕੇੜਾ ਤੇ ਮੁੰਡੇ ਕੋਲ ਹਫ਼ਤਾ ਕਾ ਰੇਹਜੇ ਤਾਂ ਜੀ ਲਗ ਜਾਣਾ ਨਾ ਇਹਦਾ ਹਮ

ਹਮ ਉਹ ਨਹੀਂ ਕਰਦਾ ਮੈਨੂੰ ਪਤਾ ਗਾ ਪਰ ਇਹਨੇ ਨਹੀਂ ਕਰਨਾ ਇਹਨੇ ਕਰਨਾ ਨਹੀਂ ਆਪਾ ਤਾ ਫੇਰ ਭੀ ਜੀਦਾ ਮਰਜੀ

ਪਾਰਾ ਬੜਾ high ਹੈ ਇਹਨਾਂ ਦਾ ਅਗਰ ਮੈਂ ਮਾਰਦਾ ਥੱਪੜ ਤਾਂ ਮੇਰੇ ਨਾਲ ਲੜ ਪੈਂਦਾ ਹਾ ਤੇ ਹਮ ਇਹ ਜਹਰੀਲਾ ਸੱਪ ਹੀ ਹਗਾ

ਪਰ ਇਹਨੇ ਸੋਹਣੇ ਦੇ ਪਰ ਹਨ ਇਕ ਭੀ ਨਹੀਂ ਸਾਂਭਿਆ

ਇਹ ਭੀ ਇੰਦਾ ਭੀ ਬਸ ਨਾ ਗ਼ਰੀਬੀ ਚ ਦਿਨ ਕੱਟ ਲੈਣੇ ਆ ਓਹੀ ਗੱਲ ਹਾ ਇਹਨੇ ਕ ਇਹਨੇ ਕ ਕਮਰਿਆਂ ਨੂੰ ਦਇਆ ਤੇ ਜਿੰਦਗੀ ਇਹ ਨਹੀਂ ਵੇਖਦਾ ਹਾਂ ਉਹ ਤਾ ਹੈ

ਮੌਕਾ ਕੋਈ ਪਤਾ ਨਹੀਂ ਸਾਮਣੇ ਨਹੀਂ ਆਉਂਦੇ ਕੋਈ ਹੋਰ ਬਾਅਦ ਚ ਕਿ ਪਛਤਾਇਆ ਕਰਦਾ ਹੈ ਨੀ ਕਿ ਬਣਾ ਲਿਆ ਅੱਜ ਹੈਂ ਸਬਜ਼ੀ ਬਨਾਇ ਆ ਦਾਲ ਹਮ ਹੋਰ ਮਾਸੜ ਜੀ ਦਾ ਤਾਂ ਸ਼ਰੀਰ ਹੀ ਬਹੁਤ ਫੁਲ ਗਿਆ ਇਹਨਾਂ ਮੋਟਾ ਹੋ ਗਿਆ ਵੇਲ਼ਾ ਰਹਿ ਰਹਿ ਕੇ ਬਿਮਾਰੀ ਦਾ ਸ਼ਿਕਾਰ ਬੰਜੁਗਾ

ਗਰਮ ਪਾਣੀ ਦੋ ਇਹਨੂੰ ਗਰਮ ਪਾਣੀ ਦੋ ਇਹਨੂੰ ਅੱਛਾ ਹਮ ਓਹਦੇ ਨਾਲ set ਹੋ ਜਾਣਾ ਆ ਇਹ ਤਾ ਬਹੁਤ ਮੋਟਾ ਹੋ ਗਿਆ

ਚਲ ਰਹਿੰਦੇ ਬਣਾ ਦੀਨੀ ਮੁੜਕੇ ਅੜੀਏ ਸ਼ਰੀਰ ਖ਼ਰਾਬ ਹੋਜੇ ਮੁੜਕੇ ਦਵਾਈਆਂ ਖਾਂਦਾ ਰਹੁ ਇਕ ਬਾਰੀ ਬੰਦਾ ਭੁੱਲ ਗਿਆ ਨਾ ਸਮਝਲਾ ਹਾਂ ਉਹ ਤਾ ਹੈ ਇਹ ਕਹਿੰਦਾ ਹੁਣ ਮੈਂ ਚਲ ਦਿਹਾੜੀ ਟੱਪਾ ਲਾਈ ਜਾਣਾ ਆ ਮੈਂ ਘਰ ਦਾ ਖਰਚਾ ਹੀ ਲੰਘਾਈ ਜਾਊਂਗਾ ਮਾੜਾ ਮੋਟਾ ਹਾਂ ਇਹ ਤਾ ਹੈ

ਸਾਰਾ ਦਿਨ ਅੱਕ ਜਾਂਦਾ ਸੀ phone ਸੁਨ ਸੁਨ ਕੇ ਫੇਰ ਬੜਾ ਲੋਕਾਂ ਨੇ ਸਾਨੂੰ ਪਰੇਸ਼ਾਨ ਕਰਤਾ ਬਹੁਤ ਹੀ ਜਾਣ ਫਸਗੀ ਸਾੜੀ ਹੁਣ ਐਵੇਂ ਹੀ ਬਯਾਜੀ ਪੈਣ ਵਾਲੇ ਤੰਗ ਰੇ ਕਰ ਹੁਣ ਬਹੁਤ ਜਾਣ ਦੁਖੀ ਕੀਤੀ ਉਹਨਾਂ ਦੀ ਕੋਈ ਕਹਿੰਦਾ ਏਧਰ ਸਾਨੂੰ ਦੋ ਕੋਈ ਕਹਿੰਦਾ ਮੈਨੂੰ ਦੋ ਕੋਈ ਕਹਿੰਦਾ ਮੈਨੂੰ ਦੋ ਸਾਲ ਤਾ ਹੋ ਗਿਆ ਉਦੋਂ ਦੇ ਚੁੱਕ ਲਿੱਤੇ ਆ ਹੁਣ ਵਿਆਜ ਭੀ ਇਹਨਾਂ ਇਹਨਾਂ ਨਾਲ ਬਣਾ ਤਾ ਸਾਲ ਦਾ ਵਿਆਜ ਪੈ ਗਿਆ ਸਾਲ ਸਾਲ ਦਾ ਜੇੜੇ ਲੈਣੇ ਹੈ ਉਹ ਤਾ ਦੇਣੇ ਹੀ ਪੈਣੇ ਹੈ ਸਰਪੰਚ ਦਾ ਪੰਜਾ ਹਜਾਰ ਭੀ ਓਹਨੇ ਨਾਲ ਤੇਰ੍ਹ ਹਜਾਰ ਵਿਆਜ ਕੜਤਾ ਪਰਚੀ ਬਣਾ ਕੇ ਸਿਰਫ ਤਿਨ ਹਜਾਰ ਵਿਆਜ ਦਿਤਾ ਓਹਨੂੰ ਓਹਦਾ ਹੀ ਬਸ ਜੇੜਾ ਕੱਲ ਦੇਕੇ ਗਿਆ ਮੈਨੂੰ ਪਰਚੀ ਕਹਿੰਦਾ ਤੇਰਹ ਹਜਾਰ ਨਾਲ ਵਿਆਜ ਹੈ ਤੇ ਪੰਜਾਹ ਹਜਾਰ ਥੋੜਾ ਉਦਾਂ ਹਮ ਕਹਿੰਦਾ ਮੈਨੂੰ ਪੈਸੇ ਜਿਥੋਂ ਮਰਜ਼ੀ ਕਰਕੇ ਦੋ ਕਰਨੇ ਹੀ ਪੈਣੇ ਹੁਣ ਬੜੀ ਮੁਸ਼ਕਿਲ ਚ ਫਸੇ ਹੁਣ ਓਧਰੋਂ loan ਨਹੀਂ ਮੇਰਾ ਕੋਈ ਪਾਸ ਹੋ ਰਿਹਾ ਸਾਹਬ ਲਾ ਲਾ ਵੇਖੀ ਜੁ ਜੇੜੀ ਰੱਬ ਦੀ ਮਰਜ਼ੀ ਪਹਿਲਾਂ ਨਾ ਮੈਂ loan ਤਿੰਨ ਚਾਰ ਮਹੀਨਾ ਪਹਿਲਾਂ ਭਰ ਕੇ ਗਈ ਇਕ loan ਨਹੀਂ ਮੇਰਾ pass ਹੋਇਆ ਹਾਂ ਮੇਰੇ ਹੁਣ ਚਲ ਇਹੋਜੇ ਔਖੇ ਦਿਨ ਕੜ ਲੈਂਦੇ ਇਕ ਅੱਧਾ loan ਜੋਗਰ ਹੀ ਚੱਲ ਇਹਨੂੰ ਦਿਸਿਆ ਆਪਾ ਨੂੰ ਵਥੇਰਾ ਹਾ loan ਹੀ ਤਾ ਕੋਈ pass ਨਹੀਂ ਹੋ ਰਿਹਾ ਦੂਜੀ ਬੁੜੀਆਂ ਦਾ ਨਾਲ ਕੱਮ ਕਰ ਦਿਆਂ ਨਾ ਜਦ ਪਿੱਛੋਂ ਉਹ ਕਿਸ਼ਤ ਟੂਟੀ ਨਹੀਂ ਉਹ ਜਿਨ੍ਹਾਂ ਬੁੜ੍ਹੀਆਂ ਦਾ loan ਖਰਾਬ ਚੱਲਣ ਦਿਆਂ ਹੈ ਓਹਨਾ ਕਰਕੇ ਮੇਰਾ ਭੀ ਹਾਲ ਹੈ ਹਮ ਉਹ ਤੂੰ ਕਿਹਾ ਓਥੇ ਹੁੰਦਾ ਹੋਇਆ ਨੀ ਤੇਰਾ ਉਹ ਭੀ ਨਹੀਂ ਹੋਇਆ ਯਾਰ ਅਹ ਉਹ ਭੀ ਨਹੀਂ ਹੋਇਆ ਕਿ ਹੋਇਆ

ਨਾਲੇ ਇਕ ਇਕ ਉਹ ਦਸ minute ਦਾ ਹਾਂ ਚੱਲ ਠੀਕ ਹੈ ਫੇਰ ਉਹ ਭੀ ਨਹੀਂ ਹੋਯਾ ਤੇਰਾ ਕਿ ਹੋਇਆ ਹੁਣ? ਉਹ ਚਾਰ member ਮੰਗਦੇ ਹੈ ਨਾ

ਫੇਰ ਦੋਬਾਰਾ ਲਾਉਣਾ ਹਾਂ ਉਹ ਦੋਬਾਰਾ ਬਣਵਾਇਆ ਹਾ ਹੁਣ ਫੇਰ ਦੋਬਾਰਾ ਹੁਣ ਕੱਟਕੇ ਹਾਂ ਜੀ ਇਕ minute ਫੇਰ ਕਾਟਕੇ ਦੋਬਾਰਾ ਤੈਨੂੰ ਲਾਉਣਾ ਹੈ ਇਕ minute ਰੁਕ ਲਗਦਾ ਹੈ ਕੇ ਊ ਹਰ ਗਲ ਓਸਦੀ ਮਰਜ਼ੀ ਦੇ ਖਿਲਾਫ਼ ਹੋ ਰਹੀ ਆਯ ਖੁਦਾ ਖੁਦਾ ਓਸਨੂ ਭੁਲ ਗਯਾ ਹੈ ਖੁਦਾ ਮਤਲਬ ਪਰਮਾਤਮਾ ਖੁਦਾ ਓਸਨੂ ਭੁਲ ਗਯਾ ਹੈ ਸ਼ਾਹੀ ਮਹਲ ਵਿਚ ਰੰਗ ਰੰਗ੍ਲਿਯਾਂ ਸੁਨਾਈ ਦੇਨ੍ਦਿਯਾਂ ਹਨ ਊ ਗੁਸੇ ਵਿਚ ਹੈ ਅਵਾਜ਼ ਆਉਂਦੀ ਹੈ ਕੇ ਜ਼ਿੰਦਗੀ ਏਇਕ ਰੰਗ ਤਮਾਸ਼ਾ ਹੀ ਹੈ ਤੇ ਓਰਾਂਗ੍ਜ਼ੇਬ ਨੇ ਇਸਨੁ ਕਦੀ ਮਾਨ੍ਯ ਹੀ ਨਹੀ ਏਸੀ ਕਰਨ ਓਸਦਾ ਸੁਭਾ ਏਨਾ ਕਥਨ ਹੈ ਓਚੋ ਓਛੀ ਹਸਨ ਦੀ ਅਵਾਜ਼ ਸੁਨਾਈ ਦੇਂਦੀ ਹੈ ਫੇਰ ਅਵਾਜ਼ ਆਉਂਦੀ ਹੈ ਕੀ ਈਯ ਓਸਦੀ ਪਹਲਾ ਤਰਾਂ ਫੋਉਗ ਦਰਾਂ ਸੋਬਾਯ ਦਰਾਂ ਤੇ ਅਤੀ ਧਾਰਮਿਕ ਅਗਵਾਨ ਦਾ ਹਾਸਾ ਹੈ ਜੇਰੀ ਓਸਦੀ ਮੋਉਤ ਦਾ

ਕੇ ਬਹਿਰ ਬੋਹਤ ਖਤਰਨਾਕ ਸ਼ੋਰ ਹੋ ਰਯ ਹੈ ਅਵਾਜ਼ ਆਉਂਦੀ ਹੈ ਕੀ ਮੁਘਾਲ ਤਖ਼ਤ ਨੂ ਹਾਸਿਲ ਕਰਨ ਲੈ ਉਸਦੀ ਬੇਟੀ ਆਪਸ ਵਿਚ ਕੀ ਕਰ ਰਹੀ ਹਨ ਲਾਰ ਰਹੀ ਹਨ ਓਸ੍ਨੀ ਖਵਾਬ ਵਿਚ ਅਪਨੀ ਪਿਤਾ ਸ਼ਾਹ ਜਹਾਂ ਦੀ ਮੋਉਤ ਦਾ ਇਮਤਿਹਾਨ ਵੀ ਕੀਤਾ ਸੀ ਓਸਨੂ ਲਗਦਾ ਹੈ ਕੀ ਆ ਜੇਹਾ ਕਰ ਕੇ ਓਸ੍ਨੀ ਗਲਤੀ ਕੀਤੀ ਸੀ ਅਵਾਜ਼ ਆਉਂਦੀ ਹੈ ਕਿਥੁ ਅਵਾਜ਼ ਆ ਰਹੀ ਹੈ ਓਸਨੂ ਅਪਨੇ ਅਨ੍ਦ੍ਰੋਨੀ ਅਵਾਜ਼ ਆ ਰਹੀ ਹੈ ਓਹਨੁ ਈਨ ਲਾਗ ਰਯ ਹੈ ਕੀ ਊ ਗੱਲਾਂ ਕਰ ਰਿਹਾ ਹੈ ਅਪਨੀ ਆਪ ਨਾਲ ਓਸਨੂ ਈਨ ਲਾਗ ਰਹਾ ਹੈ ਕੀ ਹਨ ਊ ਵੀ ਗਲਤੀ ਦੁਹਰਾਈ ਜੇ ਗੀ ਕੇਰੀ ਗਲਤੀ ਦੁਹਰਾਈ ਜੇ ਗੀ ਜੇਰੀ ਘਲਤੀ ਓਸ੍ਨੀ ਅਪਨੀ ਬਾਪ ਨਾਲ ਕੀਤੀ ਸੀ ਹਨ ਊ ਕੁਛ ਓਨ੍ਡੀ ਨਾਲ ਹੋਵੇ ਗਾ ਓਹ੍ਨ੍ਦਾ ਪੁਤਰ ਓਸਦੀ ਨਾਲ ਕਰੀ ਗਾ ਊ ਓਛੀ ਅਵਾਜ਼ ਵਿਚ ਸ਼ੇਹ੍ਜ਼ਾਦ੍ਯਾਂ ਨੂ ਬਾਲਕੀ ਲੈ ਕਹੰਦਾ ਹੈ ਅਵਾਜ਼ ਆਉਂਦੀ ਹੈ ਕੇ ਓਸ੍ਨੀ ਪੰਜਾ ਸਾਲ ਲੋਕਾਂ ਦਾ ਅਮਨ ਚੈਨ ਖੋਯਾ ਹੈ ਹਨ ਓਸਦੀ ਅਮਨ ਦੀ ਕੋੰ ਪਰਵਾਹ ਕਰਦਾ ਹੈ ਦੂਰ ਕਿਦ੍ਰੀ ਸਸ੍ਰੀਆਕਲ ਦੇ ਨਾਰੇ ਸੁਨਾਈ ਦੇਂਦੀ ਹਨ ਅਵਾਜ਼ ਆਉਂਦੀ ਹੈ ਕੇ ਪੰਜਾਬ ਵਿਚ ਵੀਰ ਸੋਰ੍ਮਾਯ ਫੇਰ ਇਕਠੀ ਹੋ ਗਾਯ ਹਨ ਤੇ ਓਹਨਾਂ ਚੁਦ੍ਰਨੀ ਕਿਤਾਬ ਲਾਗੇ ਮੁਘਾਲ ਫੋਉਜਾਂ ਨੂ ਹਰਾ ਦਿਤਾ ਹੈ ਦੂਰ ਦਿਲੋਂ ਵੇਰੁਥ ਅਵਾਜ਼ ਬੁਲੰਦ ਕਰ ਰਹੀ ਹਨ ਮਹਾਰਾਸ਼ਟਰਾ ਵਿਚ ਵੀ ਬਗਾਵਤ ਸ਼ੁਰੂ ਹੋ ਚੁਕੀ ਹੈ ਓਸਦੀ ਅਪਨੇ ਸੂਬੇਦਾਰ ਠੀਕ ਓਸਦੀ ਖਿਲਾਫ਼ ਕਰ ਰਹੀ ਹਨ ਊ ਖੁਦ ਮੁਘਾਲ ਸਲ੍ਤਨਤ ਸਲ੍ਤਨਤ ਦੀ ਏਸ ਹਾਲਤ ਲੈ ਜ਼ਿਮਾਵਰ ਹੈ ਔਰੇਨ੍ਗ੍ਜ਼ੇਬ ਕਹੰਦਾ ਹੈ ਕੇ ਓਸ੍ਨੀ ਪੋਰੀ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਯਾ ਹੈ ਅਵਾਜ਼ ਆਉਂਦੀ ਹੈ ਕੇ ਊ ਆਪਣੀ ਚਉਥੀ ਖੁਸ਼ਾਮਦੀ ਸੁਨ ਕੇ ਖੁਸ਼ ਫ਼ਹੀ ਵਿਚ ਰਿਹਾ ਹੈ ਅਸਲ ਵਿਚ ਹਕੂਮਤ ਡਿਯਨ ਨੇਹਾਂ ਅਸ਼ੂਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂ ਜਿਤਾਨ ਨਾਲ ਪਾਕਿਯਾਂ ਹੁੰਦਿਯਾਂ ਹਨ ਓਸਦੀ ਰਾਜ ਵਿਚ ਸਾਰੇ ਦੁਖੀ ਹਨ ਓਸ੍ਨੀ ਸਿਰਫ ਕੁਜ ਲੋਕਾਂ ਦੀ ਬੇਹਤਰੀ ਨੂ ਦੇਹ੍ਯਾਂ ਵਿਚ ਰੇਖ੍ਯਾ ਇਸਦੀ ਆਖਦੀ ਹੋਈ ਓਸਨੂ ਸੰਭਾਲਦੀ ਹੈ ਅਤੀ ਦਸਦੀ ਹੈ ਕੀ ਊ ਓਸਦੀ ਬੇਟੀ ਹੈ ਔਰੇਨ੍ਗ੍ਜ਼ੇਬ ਬੇਸ਼ੋਸ਼ੀ ਦੀ ਹਾਲਤ ਵਿਚ ਈ ਕਹ ਰਿਹਾ ਹੈ ਕੇ ਓਸਨੂ ਨਾ ਮਾਰੋ ਨਾ ਮਾਰੋ ਔਰੇਨ੍ਗ੍ਜ਼ੇਬ ਹੋਸ਼ ਚ ਆਉਂਦਾ ਹੈ ਤੇ ਓਸਨੂ ਪੋਚਦਾ ਹੈ ਕੇ ਊ ਓਸਦੀ ਆਗਯਾ ਤੋਂ ਬਿਨਾ ਅੰਦਰ ਕ੍ਯੂ ਆਈ ਜੀਨਤ ਦਸਦੀ ਹੈ ਕੇ ਓਸਨੇ ਓਸ੍ਦਿਯਾਂ ਚੀਖਾਂ ਸੁਨਿਯਾਂ ਤੇ ਊ ਰਹ ਨਾ ਸਕੀ ਵੇਸੀ ਵੀ ਊ ਹੇਰਾਂ ਸੀ ਕੇ ਓਸ੍ਨੀ ਕਦੀ ਵੀ ਆਪਣੀ ਨਮਾਜ਼ ਦਾ ਵਾਕ਼ਾਤ ਨਾਈ ਸੀ ਕੁੰਜਾਯਾ ਮਤਲਬ ਜੇਰੀ ਟੀਮ ਨਮਾਜ਼ ਹੁੰਦੀ ਸੀ ਓਸਨੂ ਚੜ ਕੇ ਕਦੀ ਵੀ ਨਾਈ ਸੀ ਕਿਦ੍ਰੀ ਊ ਜਾਂਦੀ ਔਰੇਨ੍ਗ੍ਜ਼ੇਬ ਬੇਟੀ ਨੂ ਦਸਦਾ ਹੈ ਕੇ ਓਸਨੂ ਬਾਰਾ ਹੀ ਦੁਰਾਨਾ ਸਪਨਾ ਯਾ ਸੀ ਊ ਓਸਨੂ ਦੱਸ ਨਹੀ ਸਕਦਾ ਊ ਓਸਨੂ ਮਸਜਿਦ ਤਕ ਲੇ ਜਾਵੇ ਤਾਂ ਜੋ ਊ ਇਬਾਦਤ ਕਰ ਕੇ ਅਪਨੇ ਮਨ ਦਾ ਚੈਨ ਹਾਸਿਲ ਕਰ ਸਕੀ ਜੀਨਤ ਦਸਦੀ ਹੈ ਕੀ ਓਹਨਾਂ ਦੀ ਏਸ ਹਾਲਤ ਬਾਰੇ ਓਹਨਾਂ ਦੀ ਪਤਨੀ ਓਸਦੀ ਮਾਂ ਨੇ ਓਸਨੂ ਜਗਾ ਕੇ ਦਸ੍ਯ ਸੀ ਤੇ ਓਸ੍ਨੀ ਸ਼ਾਹੀ ਹਕੀਮ ਨੂ ਵੀ ਸਦਾ ਭੇਜ੍ਯਾ ਹੈ ਏਸ ਦਾ ਮਤਲਬ ਓਸ੍ਨੀ ਸ਼ਾਹੀ ਹਕੀਮ ਨੂ ਬੁਲਾ ਕਰ ਰਖ੍ਯਾ ਹੈ ਔਰੇਨ੍ਗ੍ਜ਼ੇਬ ਤੇਜ਼ੀ ਨਾਲ ਚਲੀ ਜਾਂਦੀ ਹਨ ਬੇਗੁਮ ਓੜੀ ਕੁਰੀ ਅਤੀ ਸ਼ਾਹੀ ਹਕੀਮ ਆਉਂਦੀ ਹਨ ਓਡੀ ਨਾਲ ਅਸਾਡ ਖਾਂ ਵੀ ਆਉਂਦਾ ਹੈ ਬੇਗੁਮ ਓਡੀ ਮੁਰੀ ਦਸਦੀ ਹੈ ਕੇ ਜਹਾ ਪਾਨਾ ਆਜ ਬੋਹਤ ਪਰੇਸ਼ਾਨ ਹਨ ਜਹਾਂ ਪਾਨਾ ਕੋੰ ਔਰੇਨ੍ਗ੍ਜ਼ੇਬ ਅਰਸ਼ਦ ਖਾਨ ਕਹੰਦਾ ਹੈ ਕੇ ਓਸ ਤਾਂ ਬਾਰੇ ਪਕੀ ਇਰਾਡੀ ਦੇ ਮਲਿਕ ਹਨ ਕੇ ਊ ਜੇਰੀ ਹਨ ਬਾਰੇ ਪੱਕੀ ਇਰਾਡੀ ਦੇ ਮਲਿਕ ਹਨ ਤੇ ਓਖਾਯ ਤੋਂ ਓਖਾਯ ਵੀਲਾਯ ਵੀ ਊ ਘਬ੍ਰਾੰਡੀ ਨਹੀ ਏਹਨੀ ਨੂ ਔਰੇਨ੍ਗ੍ਜ਼ੇਬ ਵੀ ਏਜੰਡਾ ਹੈ ਬੇਗੁਮ ਓਡੀ ਕੋਲ ਦਸਦੀ ਹੈ ਕੇ ਊ ਸਾਰੇ ਓਸਦੀ ਸੇਹਤ ਲੈ ਫਿਕਰ ਮੰਦ ਸਨ ਔਰੇਨ੍ਗ੍ਜ਼ੇਬ ਆਪਣੀ ਬੇਟੀ ਜੀਨਤ ਬਾਰੇ ਕਹੰਦਾ ਹੈ ਕੇ ਊ ਪਿਛਲੀ ਟੀ ਸਾਲਾਂ ਤੋਂ ਓਸ੍ਸਦੀ ਖਿਦਮਤ ਕਰ ਰਹੀ ਹੈ ਖੁਦਾ ਹਰ ਏਇਕ ਆਦਮੀ ਨੂ ਅਜੇਹੀ ਬੇਟੀ ਦੇਵੇ